ਹਮ ਨਹੀਂ ਤੇ ਬੜੀ ਗੰਦੀ ਆ। ਉਹ ਬੱਚਾ ਲਿਆਂਦਾ ਅਠਾਈ ਹਜ਼ਾਰ ਰੁਪਈਏ ਦਾ ਜਿਦਣ ਲਿਆਂਦਾ ਸੀ ਨਾ ਦਸਾਂ ਦਿਨਾਂ ਦਾ ਬੱਚਾ ਸੀ ਉਹ

ਹੁਣ ਉਹਦਾ ਰੈਟ ਲੱਗਣਾ ਹੀ ਡੇਢ ਪੋਣੇ ਦੋ ਲੱਖ ਰੁਪਈਆ।

ਤੇ ਇਹ ਵੀ ਓਹੀ ਉਡੀਕਣ ਦੀ ਹੀ ਤੇ ਮੇਰਾ ਸਾਲਾ ਵੀ ਇਹੋ ਉਡੀਕਣ ਦਿਆ ਹੀ ਪੀ ਕਿੱਦਣ ਇਹ ਜਿਹੜੀ ਅਠਾਈ ਹਜ਼ਾਰ ਵਾਲੀ ਅਠਾਈ ਲੱਖ ਦੀ ਹੋਵੇ ਤੇ ਵੇਚਣ ਵਾਲੇ ਹੋਈਏ।

ਉਹ ਚੱਕਰ ਫਿਰ ਤੇਰੇ ਨਾ ਯਾਰ ਵੱਡਾ ਈ ਪੈ ਗਿਆ ਵਾ।

ਪਤਾ ਇੱਕ ਸਾਇਡ ਤੇ ਅੱਲ੍ਹਾ ਹੂ ਲਿਖਿਆ ਹੀ ਠੀਕ ਆ ਠੀਕ ਆ ਠੀਕ ਆ ਜਿਹੜੇ ਪਿੱਛੇ ਜੇ ਆਇਆ ਹੀ ਫੇਸਬੁੱਕ ਤੇ ਵੀ ਪਿਆ ਹੀ ਗਾ।

ਤੇ ਹੋਰ ਮੈ ਦਸਿਆ ਈ ਕਿਹੇ ਨੂੰ ਨੀ।

ਠੀਕ ਠੀਕ ਆ ਉਹ ਤੇ ਗੁਰੂਆਂ ਬੜਾ ਰੁਪਈਆ ਇੱਕ ਵਾਰ ਬੰਦਾ ਆਂਦਾ ਹੀ ਪਤਾ ਨਹੀਂ ਕਿਨ੍ਹੇ ਲੱਖ ਰੁਪਈਏ ਲੇਲਾ ਤੇ ਦੇ ਦੇ ਮੈਨੂੰ ਤੇ ਉਹ ਤੂੰ ਕਿਹਾ ਹੀ ਇਹਦੇ ਭਰਾ ਦਾ ਜਿਹੜਾ ਕਾ ਨੀ ਕੰਮ ਨਹੀਂ ਗਾ ਚੱਲਣ ਦਿਆ ਉਹ ਵਾ ਮੰਦੇ

ਲੈਂਟਰ ਲੁੰਟਰ ਅੜਿਆ ਹੀ ਹਾਡੇ ਲੈਂਟਰ ਵੀ ਪੈਣ ਵਾਲਾ ਵਾ ਉਹ ਪਾਇਆ ਕੇ ਨਹੀਂ ਅਜੇ ਤੁਹੀ ਸ਼ਾਮੀ ਆਇਓ ਤੇ ਚਲੋ ਮੈ ਨਹੀਂ ਇਹਨੂੰ ਕੁਝ ਕਹਿੰਦਾ ਹੈਨਾ ਚਲੋ ਆਪਾ ਸਮਝਾਲਾਗੇ ਆਪਣੇ ਤਰੀਕੇ ਨਾਲ ਯਾਰ ਨਹੀਂ ਵੀ ਬੱਕਰੀ ਆਉਗੀ ਸੱਚ ਤਾ ਬੰਦਾ ਦਸਦੇ ਮੈਨੂੰ ਬੀ ਹਾਂ ਬੀ ਮੈ ਦੇਤੀ ਆ।

ਗੱਲ ਮੁਕਾਦੇ ਬੀ ਕਿਹੇ ਬੀ ਹਾਂ ਬੀ ਬੱਕਰੀ ਮੈ ਆਪਣੇ ਭਰਾ ਨੂੰ ਦੇਤੀ ਆ ਉਹਨੇ ਵੇਚਤੀ ਆ ਖਾਲੀ ਆ ਜੋ ਮਰਜ਼ੀ ਕਰਲਿਆ ਦਫ਼ਾ ਕਰਾ ਮੈ ਵੀ ਉਹ ਗੱਲ ਨੂੰ

ਹੋਰ ਹੋਰ ਤੈਨੂੰ ਕਿਹੜੀ ਕਮੀ ਆ ਜੇ ਪਤਾ ਹੋਵੇ ਚੀਜ਼ ਦਾ ਤੇ ਹੈਨਾ। ਨਹੀਂ ਰਾਜੇ ਭਾ ਤੈਨੂੰ ਕਿਹੜਾ ਕਮੀ ਜਿਥੋਂ ਮਰਜ਼ੀ ਫੜ ਲਿਆਉਣਾ ਤੂੰ

ਹਮ ਇਹ ਕੀ ਬੰਦੇ ਨੂੰ ਮੁੜਕੇ ਫਿਕਰ ਨਹੀਂ ਹੁੰਦਾ ਵਾ। ਹਾਂ ਹਾਂ ਹਾਂ ਹੁਣ ਹਾਨੂੰ ਇਹ ਆ ਪੀ ਕਿਤੇ ਮਤਲਬ ਇਹ ਡੀ ਮਹਿੰਗੀ ਰਕਮ ਦੀ ਚੀਜ਼ ਆ ਪੀ ਆਪਣੇ ਚਲ ਜੀਆ ਨੇ ਵਰਤ ਲੀ ਉਹ ਗੱਲ ਵੱਖਰੀ ਆ ਹੁਣ ਜੇ ਹੋਰ ਕੋਈ ਖੋਲ ਕੇ ਲੈ ਗਿਆ ਹੋਇਆ ਫਿਰ ਤੇ ਨੁਕਸਾਨ ਈਆ ਨਾ।

ਇਹ ਸੱਚ ਦਸਦੇ ਮੈਨੂੰ ਪੀ ਹਾਂ ਬਈ ਵਰਤ ਲਾਇਆ ਗੱਲ ਖਤਮ

ਕਿਨਾਂ ਚਿਰ ਹੋਗਿਆ ਇਹ ਕੰਮ ਕਰਦਿਆਂ ਵੀ ਪਤਾ ਮੈਨੂੰ ਵੀ ਆ ਪੀ ਇਹਦੇ ਕੋਲ ਈਆ ਇਹ ਮਨਜੇ ਹਾਂ ਅਸੀ ਇਹਨੂੰ ਕੀ ਕਹਿਣਾ। ਬਿਲਕੁਲ ਬਿਲਕੁਲ ਆਹੋ ਚਲ ਫਿਰ ਕੀ ਘਰ ਚ ਵਾਧੇ ਘਾਟੇ ਹੁੰਦੇ ਈਆ।

ਅਸੀ ਮਾਰ ਥੋੜੀ ਦੇਣਾ ਆਹੋ ਚਲ ਯਾਰ ਬੰਦੇ ਦਾ ਵਾਧਾ ਘਾਟਾ ਹੁੰਦਾ ਰਹਿੰਦਾ ਜਾ ਤੇ ਦਸ ਦਿੰਦੀ ਤੇ ਜਾ ਤੇ ਦਸਦੇ ਦਿਲ ਨ ਸਿਦਕ ਹੋ ਜਾਣਾ ਬੀ ਮੈਨੂੰ ਚਲ

ਹਮ ਕੇ ਨਹੀਂ।

ਮੈਨੂੰ ਤੇ ਇਹ ਹੀ ਪੀ ਮੈ ਉਹ ਵੇਚ ਕੇ ਤੇ ਮੈ ਪੈਸੇ ਉਹ ਕਰਾਉਣੇ ਹੀ ਜਮਾ ਪੀ ਕਲ ਨੂੰ ਕੁੜੀਆਂ ਦੇ ਵਿਆਹ ਕਰਨੇ ਆ ਮੁੰਡੇ ਦਾ ਵਿਆਹ ਕਰਨਾ।

ਪੀ ਚਲ ਰਕਮ ਇਕਠੀ ਆਉਗੀ ਤੇ ਮੈ ਜਮਾ ਕਰਾਲੁਗਾ। ਹਮ ਹਮ ਹਮ ਹਮ ਚਲੋ ਉਹ ਕਰਨਾ ਈ ਆ ਧੀਆਂ ਦਾ ਹੁਣ ਤੈਨੂੰ ਪਤਾ ਤਿੰਨ ਧੀਆਂ ਤੇ ਉਹਨਾਂ ਦਾ ਕਰਨਾ ਈਆ। ਆਹੋ ਇਹ ਤਾ ਗੱਲ ਹੈ

ਹਾਂ ਇਹ ਤੇ ਗੱਲ ਹੈ ਭਾ ਇਹ ਤੇ ਗੱਲ ਇੱਕ ਪਹਿਲਾ ਪਹਿਲਾ ਘਰ।

ਗਲਤ ਆ ਤਾ ਮੈਨੂੰ ਆ ਕੇ ਪੰਚਾਇਤ ਕਹਿ ਦੇ ਪੀ ਗ਼ਲਤ ਆ ਤੇ ਮੈ ਮੰਨ ਜਾਣਾ ਭਈ

ਚਲ ਠੀਕ ਆ ਇਹ ਤਾ ਗੱਲ ਹੈ ਭਾ ਚਲ ਯਾਰ ਕੋਈ ਨਹੀਂ ਸੱਦਦੇ ਅੱਜ ਸ਼ਾਮਾਂ ਨੂੰ ਉਹਨਾਂ ਨੂੰ ਕਰਦਾ ਮੈ ਫੋਨ ਹੇਗਾ ਮੇਰੇ ਕੋ ਨੰਬਰ ਕਹਿ ਦੇ ਭਰਜਾਈ ਜੇ ਕੋਈ ਗੱਲ ਬਾਤ ਆ ਦਸਦੇ ਜੇ ਤੇ ਨਹੀਂ ਕੋਈ ਗੱਲ ਨਹੀਂ ਤੈਨੂੰ ਕੱਖ ਨਹੀਂ ਕਹਿੰਦਾ ਮੈ ਨਹੀਂ ਕਹਿੰਦਾ ਯਾਰ ਕੱਖ ਪਤਾ ਤੇ ਲੱਗੇ ਮੈਨੂੰ ਕਹਿਣਾ ਕੀ ਜਿਹੜਾ ਨੁਕਸਾਨ ਜਿਹੜਾ ਨੁਕਸਾਨ ਹੋਗਿਆ ਹੋਗਿਆ ਉਹ ਭਰਿਆ ਥੋੜੀ ਜਾਣਾ ਪਰ ਇਹ ਕੀ ਘਰ ਚ ਕਲੇਸ਼ ਨਹੀਂ ਪਾਈਦਾ ਹੋਈ ਦਾ। ਆਹੋ ਆਹੋ ਇਹ ਮਨਭਾਜ ਗੱਲ ਸਹੀ ਆ। ਆਪਣੇ ਜੀਅ ਆ ਲੈ ਗਏ ਤਾ ਬੰਦਾ ਦਸਦੇ ਤੇ ਪਰ ਚੋਰੀ ਖੜੇ ਨਾ ਨਾ ਇਹ ਨਾ ਕਵੇ ਕਹਿ ਦਿੰਦਾ ਮੈਨੂੰ ਪੀ ਬੱਕਰੀ ਚਾਹੀਦੀ ਆ ਜਾ ਮੈਨੂੰ ਏਨੇ ਪੈਸਿਆਂ ਦੀ ਲੋੜ ਆ ਤੇ ਮੈ ਨਾ ਕਰਦਾ ਕਿਹੇ ਨੂੰ ਕਰਦਾ ਮਹੱਲੇ ਚ ਕੋਈ ਵੀ ਆਉਂਦਾ ਤੁਹਾਡੇ ਚ ਕਿਹੇ ਨੂੰ ਨਾ ਨਾ ਕੀਤੀ ਅੱਜ ਤਕ ਤੇ ਮੰਨ ਭਾ ਇਹ ਤੇ ਗੱਲ ਸਹੀ ਆ ਤੇਰੀ ਚਲੋ ਕੋਈ ਨਹੀਂ ਕੀ ਕਰ ਸਕਦੇ ਭਰਾ ਮੰਨੇ ਨਾ ਵੇਖਲਾ ਸਲਾਹ ਕਰਕੇ ਕੀ ਆਂਦਾ ਵਾ ਇਹਦੀ ਵੀ ਮੰਨ ਲਾ। ਆਹੋ ਤੇ ਮੰਨੇ ਨੂੰ ਲੈ ਆਈ ਸ਼ਾਮ ਨੂੰ।

ਭਰਜਾਈ ਦਸਦੇ ਜੋ ਕੁਝ ਹੇਗਾ ਵ ਹੈਨਾ

ਤੇ ਨਹੀਂ ਤੇ ਨੇ ਹੁਣ ਦੱਸਾਂ ਮੈ ਫੋਨ ਖੜ੍ਹਕਾ ਦੇਣੇ ਦੇਣਾ ਈ ਇਹ ਦੰਦ ਕਢਣ ਦਿਆ ਮੇਰੇ ਵਲ ਵੇਖ ਕੇ ਕਿਉਂ ਮੰਨੋ ਇਹਦਾ ਈਆ? ਆਹੋ ਕੋਈ ਨਹੀਂ ਵੇਖ ਲੈਣੇ ਕਰ ਲੈਣੇ ਗੱਲ ਇਹਨਾਂ ਨਾ ਪੁੱਛ ਲੈਣੇ ਜਾ ਕੇ ਫਿਰ ਕੀ ਕਰਨਾ ਹੋਰ ਘਰਾ ਚ ਕਲੇਸ਼ ਥੋੜੀ ਪਾਈ ਦੇ ਆ। ਇਹ ਨਹੀਂ ਪੀ ਦਾੜੀ ਚਿੱਟੀ ਹੋਈ ਆ ਓਵੀ ਸਿਆਣੀ ਬਿਆਨੀ ਆ ਕੇ ਨਹੀਂ।

ਸਿਆਣੀ ਬਣਦੀ ਇਹ ਆਪਣੇ ਘਰ ਨੂੰ ਸਿਆਣੀ ਬਣੀ ਆ ਸਿਆਣੀ ਕਾਹਦੀ ਇਹ ਚਲ ਠੀਕ ਆ ਮੈ ਨਾ ਕਰਦੀ ਬਾਅਦ ਚ ਫਿਰ

ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਆਪਣੀ ਕਹਾਣੀ ਅੱਗੇ ਸ਼ੁਰੂ ਕਰਨ ਲੱਗਾ ਹਾਂ, ਅਹ ਜ਼ਫ਼ਰਨਾਮਾ doctor ਹਰਚਰਨ ਸਿੰਘ ਦੇ ਲਿਖੇ ਅਹ ਇਕਾਂਗੀ ਜ਼ਫ਼ਰਨਾਮਾ ਦਾ

ਖ਼ੁਦਾ ਉਸਨੂੰ ਭੁੱਲ ਗਿਆ ਹੈ। ਸ਼ਾਹੀ ਮਹਿਲ ਵਿੱਚ ਰਾਗ ਰੰਗ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਉਹ ਗੁੱਸੇ ਵਿੱਚ ਹੈ। ਆਵਾਜ਼ ਆਉਂਦੀ ਹੈ ਕਿ ਜ਼ਿੰਦਗੀ ਇੱਕ ਰੰਗ ਤਮਾਸ਼ਾ ਹੀ ਹੈ ਤੇ ਔਰੰਗਜ਼ੇਬ ਨੇ ਇਸ ਨੂੰ ਕਦੇ ਮਾਣਿਆ ਹੀ ਨਹੀਂ। ਇਸੇ ਕਾਰਨ ਉਸ ਦਾ ਸੁਭਾਅ ਇੰਨਾ ਸਖ਼ਤ ਹੈ। ਉੱਚੀ–ਉੱਚੀ ਹੱਸਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਫਿਰ ਆਵਾਜ਼ ਆਉਂਦੀ ਹੈ ਕਿ

ਉਹ ਸ਼ਰਾਬ ਦੇ ਨਸ਼ੇ ਵਿਚ ਉਸ ਦੀ ਕਮਜ਼ੋਰੀ ਦਾ ਮਜ਼ਾਕ ਉਡਾ ਰਹੇ ਸਨ। ਆਹ ਔਰੰਗਜ਼ੇਬ ਗੁੱਸੇ ਵਿਚ ਆ ਕੇ ਕਹਿੰਦਾ ਹੈ ਕਿ ਉਹ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੰਦਾ ਹੈ। ਆਵਾਜ ਆਉਂਦੀ ਹੈ ਕਿ ਮੁਗਲ ਸਲਤਨਤ ਨੂੰ ਹਾਸਲ ਕਰਨ ਲਈ ਉਸ ਦੇ ਬੇਟੇ ਆਪਸ ਵਿਚ ਲੜ ਰਹੇ ਸਨ। ਉਸ ਨੇ ਆਪਣੀ ਥਾਂ ਆਪਣੇ ਪਿਤਾ ਸ਼ਾਹਜਹਾਨ ਦੀ ਮੌਤ ਦਾ ਇੰਤਜਾਰ ਨਹੀਂ ਕੀਤਾ ਸੀ। ਉਸ ਨੂੰ ਲੱਗਦਾ ਹੈ ਕਿ ਅਜਿਹਾ ਕਰਕੇ ਉਸ ਨੇ ਗਲਤੀ ਕੀਤੀ ਸੀ। ਆਵਾਜ ਆਉਂਦੀ ਹੈ ਕਿ ਹੁਣ ਉਹੀ ਗਲਤੀ ਦੁਬਾਰਾ ਦੁਹਰਾਈ ਜਾਵੇਗੀ।

ਸਾਲ ਲੋਕਾਂ ਦਾ ਅਮਨ-ਚੈਨ ਖੋਹਿਆ ਹੈ। ਹੁਣ ਉਸ ਦੇ ਅਮਨ ਅਹ ਅਮਨ ਦੀ ਕੌਣ ਪਰਵਾਹ ਕਰਦਾ ਹੈ। ਦੂਰ ਕਿਧਰੇ ਸਤਿ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਸੁਣਾਈ ਦਿੰਦੇ ਹਨ। ਆਵਾਜ ਆਉਂਦੀ ਹੈ ਕਿ ਪੰਜਾਬ ਵਿੱਚ ਸਿੰਘ ਸੂਰਮੇ ਫਿਰ ਇੱਕਠੇ ਹੋ ਗਏ ਹਨ ਅਤੇ ਉਹਨਾਂ ਖਿਦਰਾਣੇ ਦੀ ਢਾਬ ਲਾਗੇ ਮੁਗਲ ਫੌਜਾਂ ਨੂੰ ਹਰਾ ਦਿੱਤਾ ਹੈ। ਸਤਨਾਮੀ ਸਾਧੂ ਵੀ ਜ਼ੋਰ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਸਨ। ਮਹਾਰਾਸ਼ਟਰ ਵਿੱਚ ਵੀ ਵਿਵਾਦ ਸ਼ੁਰੂ ਹੋ ਚੁੱਕੀ ਹੈ। ਉਸ ਦੇ ਆਪਣੇ ਸੂਬੇਦਾਰ ਹੀ ਉਸਦੇ ਖਿਲਾਫ ਵਿਉਂਤਬੰਦੀ ਕਰ ਰਹੇ ਸਨ। ਉਹ ਖੁਦ ਮੁਗਲ ਸ਼ਾਸਨ ਦੀ ਇਸ ਹਾਲਤ ਲਈ ਜਿੰਮੇਵਾਰ ਹੈ। ਔਰੰਗਜ਼ੇਬ ਕਹਿੰਦਾ ਹੈ ਕਿ ਉਸ ਨੇ ਪੂਰੀ ਈਮਾਨਦਾਰੀ ਨਾਲ ਆਪਣਾ ਫਰਜ ਆਪਣਾ ਫਰਜ ਨਿਭਾਇਆ ਹੈ। ਆਵਾਜ ਆਉਂਦੀ ਹੈ ਕਿ ਉਹ ਆਪਣੀ ਝੂਠੀ ਖਮ ਅਹ ਖੁਸ਼ਾਮਦੀ ਸੁਣ ਕੇ ਖੁਸ਼ ਫਹਿਮੀ ਵਿੱਚ ਰਿਹਾ ਹੈ। ਅਸਲ ਵਿੱਚ ਹਕੂਮਤ ਦੀਆਂ ਨੀਹਾਂ ਅਸ਼ੋਕ ਤੇ ਅਕਬਰ ਵਾਂਗ ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਪੱਕੀਆਂ ਹੁੰਦੀਆਂ ਹਨ। ਉਸ ਦੇ ਰਾਜ ਵਿੱਚ ਸਾਰੇ ਦੁਖੀ ਹਨ। ਉਸ ਨੇ ਸਿਰਫ ਕੁਝ ਲੋਕਾਂ ਦੀ ਬਿਹਤਰੀ ਨੂੰ ਧਿਆਨ ਵਿੱਚ ਰੱਖਿਆ ਹੈ। ਇਸ ਦੌਰਾਨ ਜੀਨਤ ਜੀਨਤ ਆਪਣੇ ਅੱਬਾਜਾਨ ਨੂੰ ਦੱਸਦੀ ਹੈ ਕਿ ਉਹ ਉਸਦੀ ਬੇਟੀ ਹੈ। ਔਰੰਗਜ਼ੇਬ ਬੇਹੋਸ਼ੀ ਦੀ ਹਾਲਤ ਵਿੱਚ ਹੀ ਕਹਿ ਰਿਹਾ ਹੈ ਕਿ ਉਸ ਨੂੰ ਨਾ ਮਾਰੋ, ਨਾ ਮਾਰੋ। ਔਰੰਗਜ਼ੇਬ ਹੋਸ਼ ਵਿੱਚ ਆਉਂਦਾ ਹੈ ਅਤੇ ਜੀਨਤ ਨੂੰ ਪੁੱਛਦਾ ਹੈ ਕਿ ਉਹ ਉਸ ਦੀ ਆਗਿਆ ਤੋਂ ਬਿਨਾਂ ਅੰਦਰ ਕਿਉਂ ਆਈ। ਜੀਨਤ ਦੱਸਦੀ ਹੈ ਕਿ ਉਸ ਨੇ ਉਸ ਦੀਆਂ ਚੀਕਾਂ ਸੁਣੀਆਂ ਤੇ ਉਹ ਰਹਿ ਨਾ ਸਕੀ। ਵੈਸੇ ਵੀ ਉਹ ਹੈਰਾਨ ਸੀ ਕਿ ਉਸ ਨੇ ਕਦੇ ਵੀ ਆਪਣੀ ਨਵਾਜ ਦਾ ਵਕਤ ਨਹੀਂ ਸੀ ਗੁਆਚਿਆ। ਔਰੰਗਜ਼ੇਬ ਬੇਟੀ ਨੂੰ ਦੱਸਦਾ ਹੈ ਕਿ ਉਸ ਨੂੰ ਬੜਾ ਹੀ ਡਰਾਉਣਾ ਸੁਪਨਾ ਆਇਆ ਸੀ। ਉਹ ਉਸ ਨੂੰ ਦੱਸ ਨਹੀਂ ਸਕਦਾ। ਉਸ ਅਹ ਉਹ ਉਸ ਨੂੰ ਮਸਜਿਦ ਤੱਕ ਲੈ ਜਾਣ ਲਈ ਕਹਿੰਦਾ ਹੈ ਤਾਂ ਜੋ ਉਹ ਇ ਅਹ ਇਬਾਦਤ ਕਰਕੇ ਆਪਣੇ ਮਨ ਦਾ ਚੈਨ ਹਾਸਲ ਕਰ ਸਕੇ। ਜੀਨਤ ਦੱਸਦੀ ਹੈ ਕਿ ਉਹਨਾਂ ਦੀ ਇਸ ਹਾਲਤ ਬਾਰੇ ਅੰਮੀ ਜਾਨ ਨੇ ਉਸਨੂੰ ਜਗਾ ਕੇ ਦੱਸਿਆ ਸੀ ਤੇ ਉਹ ਤੇ ਉਸ ਨੇ ਸ਼ਾਹੀ ਹਕੀਮ ਨੂੰ ਵੀ ਸੱਦਾ ਭੇਜਿਆ ਹੈ ਅਤੇ ਔਰੰਗਜ਼ੇਬ ਤੇ ਜੀਨਤ ਚਲੇ ਜਾਂਦੇ ਹਨ। ਬੇਗਮ ਉਦੈਪੁਰੀ ਅਤੇ ਸ਼ਾਹੀ ਹਕੀਮ ਆਉਂਦੇ ਹਨ। ਸੂਬੇਦਾਰ ਅਰਸ਼ਦ ਖਾਨ ਵੀ ਆਉਂਦਾ ਹੈ। ਬੇਗਮ ਉਦੈਪੁਰੀ ਦੱਸਦੀ ਹੈ ਕਿ ਜਾਹਪਨਾਹ ਅਹ ਅੱਜ ਬਹੁਤ ਪਰੇਸ਼ਾਨ ਹਨ। ਅਰਸ਼ਦ ਖਾਨ ਕਹਿੰਦਾ ਹੈ ਕਿ ਉਹ ਤਾਂ ਬੜੇ ਪੱਕੇ ਇਰਾਦੇ ਦੇ ਮਾਲਕ ਹਨ ਤੇ ਔਖੇ ਤੋਂ ਔਖੇ ਵੇਲੇ ਵੀ ਘਬਰਾਉਂਦੇ ਨਹੀਂ। ਇੰਨੇ ਨੂੰ ਔਰੰਗਜ਼ੇਬ ਵੀ ਆ ਜਾਂਦਾ ਹੈ। ਬੇਗਮ ਉਦੈਪੁਰੀ ਦੱਸਦੀ ਹੈ ਕਿ ਇਹ ਸਾਰੀ ਉਸ ਦੀ ਸਿਹਤ ਲਈ ਫਿਕਰਮੰਦ ਹਨ। ਔਰੰਗਜ਼ੇਬ ਆਪਣੀ ਬੇਟੀ ਜੀਨਤ ਬਾਰੇ ਕਹਿੰਦਾ ਹੈ ਕਿ ਉਹ ਪਿਛਲੇ ਤੀਹ ਸਾਲਾਂ ਤੋਂ ਉਸਦੀ ਆਹ ਖਿਦਮਤ ਕਰ ਰਹੀ ਹੈ। ਖੁਦਾ ਹਰ ਇੱਕ ਨੂੰ ਅਜਿਹੀ ਬੇਟੀ ਦੇਵੇ। ਉਹ ਅਰਸ਼ਦ ਖਾਨ ਨੂੰ ਜ਼ਰੂਰੀ ਗੱਲਬਾਤ ਲਈ ਰੋਕਦਾ ਹੈ। ਸ਼ਾਹੀ ਹਕੀਮ ਕਹਿੰਦਾ ਹੈ ਕਿ ਔਰੰਗਜ਼ੇਬ ਨੂੰ ਆਰਾਮ ਦੀ ਸਖਤ ਜਰੂਰਤ ਹੈ। ਔਰੰਗਜ਼ੇਬ ਹਕੀਮ ਤੋਂ ਦਵਾਈ ਲੈ ਕੇ ਆਪਣੀ ਬੇਟੀ ਜੀਨਤ ਨੂੰ ਰੁੱਕਣ ਲਈ ਕਹਿੰਦਾ ਹੈ। ਔਰੰਗਜ਼ੇਬ ਸ਼ਾਹੀ ਹਕੀਮ ਅਤੇ ਬੇਗਮ ਉਦੈਪੁਰੀ ਨੂੰ ਜਾਣ ਲਈ ਕਹਿੰਦਾ ਹੈ। ਜੀਨਤ ਪਾਣੀ ਲੈਣ ਲਈ ਚਲੀ ਜਾਂਦੀ ਹੈ। ਔਰੰਗਜ਼ੇਬ ਅਰਸ਼ਦ ਖਾਨ ਨੂੰ ਦੱਸਦਾ ਹੈ ਕਿ ਕੱਲ੍ਹ ਪੰਜਾਬ ਤੋਂ ਦਯਾ ਸਿੰਘ ਨਾਮ ਦਾ ਇੱਕ ਸਿੱਖ ਆਪਣੇ ਪੀਰ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਖਤ ਲੈ ਕੇ ਉਸ ਨੂੰ ਮਿਲਿਆ ਹੈ। ਇਹ ਖਤ ਇੱਕ ਜ਼ਫ਼ਰਨਾਮਾ ਹੈ। ਆਹ ਉਸ ਪੀਰ ਨੇ ਐਸੀ ਬੇਬਾਕੀ ਨਾਲ ਉਸ ਨੂੰ ਲਾਹਨਤਾਂ ਪਾਈਆਂ ਨੇ ਕਿ ਉਸਦਾ ਜ਼ਮੀਰ ਕੰਬ ਗਿਆ ਹੈ। ਉਸ ਜ਼ਫ਼ਰਨਾਮੇ ਨੇ ਉਸ ਦੇ ਇਨਸਾਨੀ ਜਜਬੇ ਨੂੰ ਹਲੂਣ ਦਿੱਤਾ ਹੈ। ਵਜੀਰ ਖਾਨ ਨੇ ਉਸ ਦੇ ਨਾਂ ਤੇ ਗੁਰੂ ਕੁਰਾਨ ਸ਼ਰੀਫ਼ ਦੀਆਂ ਕਸਮਾਂ ਖਾਦੀਆਂ ਤੇ ਫਿਰ ਅੰਨਦਪੁਰ ਛੱਡਣ ਲਈ ਅਹ ਅਨੰਦਪੁਰ ਛੱਡਣ ਲਈ ਮਜਬੂਰ ਕੀਤਾ। ਵਿੱਚ ਧੋਖੇ ਨਾਲ ਹਾ ਅਹ ਹਮਲਾ ਕਰ ਦਿੱਤਾ। ਲੜਾਈ ਵਿੱਚ ਉਸ ਦੇ ਦੋ ਬੇਟੇ ਸ਼ਹੀਦ ਹੋ ਗਏ। ਉਸ ਨੇ ਖੁਦ ਪੀਰ ਦੇ ਪਿਤਾ ਤੇਗ ਬਹਾਦਰ ਜੀ ਦੇ ਕਤਲ ਦਾ ਹੁਕਮ ਦਿੱਤਾ ਸੀ। ਪਰ ਉਹ ਮੁਲਕੀ ਹਮਲਾ ਸੀ। ਵਜੀਰ ਖਾਨ ਨੇ ਉਸਦਾ ਨਾਂ ਬਦਨਾਮ ਕੀਤਾ ਤੇ

ਸਲਾਹ ਦਿੰਦਾ ਹੈ। ਔਰੰਗਜ਼ੇਬ ਕਹਿੰਦਾ ਹੈ ਕਿ ਉਸ ਪੀਰ ਨੇ ਉਸ ਨੂੰ ਮਾਲਵੇ ਦੇ ਕਾਂਗੜਾ ਨਗ ਅਹ ਨਗਰ ਵਿੱਚ ਮਿਲਣ ਦਾ ਪੈਗਾਮ ਦਿੱਤਾ ਹੈ। ਅਰਸ਼ਦ ਖਾਨ ਕਹਿੰਦਾ ਹੈ ਕਿ ਉਹ ਆਪਣੇ ਉਹ ਆਪ ਆਪਣੇ ਹੱਥੀਂ ਖਤ ਅਹ ਖਤ ਲਿਖ ਕੇ ਭੇਜਣ। ਔਰੰਗਜ਼ੇਬ ਨੂੰ ਉਸ ਨੂੰ ਕਹਿੰਦਾ ਹੈ ਕਿ ਉਹ ਹੁਣੇ ਮੀਰ ਮੁਨਸ਼ੀ ਅਤੇ ਦਯਾ ਸਿੰਘ ਨੂੰ ਦਰਬਾਰ ਅਹ ਦਰਬਾਰੇਖ਼ਾਸ ਵਿੱਚ ਹਾਜਰ ਹੋਣ ਲਈ ਕਹੇ। ਅਰਸ਼ਦ ਖਾਨ ਚਲਾ ਜਾਂਦਾ ਹੈ। ਇਸ ਦੌਰਾਨ ਜੀਨਤ ਆ ਜਾਂਦੀ ਹੈ ਤੇ ਉਹ ਕਹਿੰਦੀ ਹੈ ਕਿ ਇੰਨੇ ਸਾਲਾਂ ਵਿੱਚ ਉਹ ਆਪਣੇ ਪਿਤਾ ਦਾ ਵਿਸ਼ਵਾਸ ਹਾਸਲ ਨਹੀਂ ਕਰ ਸਕੀ।

ਸੱਚ ਜਾਣ ਕੇ ਉਸਨੂੰ ਬਹੁਤ ਹੀ ਘਟੀਆ ਇਨਸਾ ਅਹ ਇਨਸਾਨ ਮੰਨਣ ਲੱਗ ਜਾਵੇਗੀ। ਉਹ ਦੱਸਦਾ ਹੈ ਕਿ ਪੰਜਾਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖਤ ਆਇਆ ਹੈ। ਉਸ ਪੀਰ ਨਾਲ ਧੋਖਾ ਹੋਇਆ। ਇਸ ਲੜਾਈ ਵਿੱਚ ਉਸ ਦੇ ਦੋ ਵੱਡੇ ਸਾਹਿਬ ਅਹ ਬੇਟੇ ਸ਼ਹੀਦ ਹੋ ਗਏ। ਵਜੀਰ ਖਾਨ ਨੇ ਉਸ ਦੇ ਛੋਟੇ ਬੱਚਿਆਂ ਨੂੰ ਜਿਉਂਦਿਆਂ ਹੀ ਨੀਹਾਂ ਵਿੱਚ ਚਿਣਵਾ ਕੇ

ਉਹ ਚੁੱਪ ਖੜ੍ਹਾ ਜਾਂ ਬਾਗ਼ੀ ਸ਼ਾਇਰ ਬੇਟੀ ਜੇਬ–ਉਨ–ਨਿਸਾ ਮਰੀ ਸੀ, ਉਹ ਜ਼ਾਰੋਂ ਜ਼ਾਰ ਰੋਇਆ ਸੀ ਪਰ ਮਾਸੂਮਾਂ ਦੀ ਮੌਤ ਤੇ ਉਹ ਚੁੱਪ ਉਹ ਬੋਹ ਅਹ ਕਹਿੰਦਾ ਹੈ ਕਿ ਉਸ ਦੀ ਰੂਹ ਹੋਰ ਰੋ ਰਹੀ ਹੈ ਤੇ ਉਸਦੀ ਮਜਬੂਰੀ ਇਹ ਹੈ ਕਿ ਉਹ ਵਜੀਰ ਖਾਨ ਨੂੰ ਸਜਾ ਨਹੀਂ ਦੇ ਸਕਦਾ। ਸਤਿ ਸ਼੍ਰੀ ਅਕਾਲ। ਆ ਪਟਵਾਰੀ ਆਲੇ ਚ ਹੁੰਦਾ। ਪਟਵਾਰੀ ਹੋ ਗਿਆ। ਪੰਜਾਬ ਪੁਲਿਸ ਹੋ ਗਿਆ। ਆਹ ਇੱਕ ਹੁੰਦੀ ਆ ਅੱਗ ਬੁਝਾਉ ਅਹ ਅੱਗ ਬੁਝਾਉ ਬੰਦੇ ਹੁੰਦੇ ਆ ਜਿਹੜੇ। ਅੱਗ ਬੁਝਾਉ ਦਾ ਮੈਂ paper ਉਹ ਭਰਿਆ ਹੋਇਆ form ।

ਉਹਦਾ ਕੀ ਬਣਿਆ। ਆ ਕੀ ਨੇ। ਇਹ ਅਹ ਇਹ ਵੀ ਨੇ।

ਜਮਾ ਈ ਨੀ ਲਾ ਕੇ ਰੱਖਦੇ ਯਾਰ ਇਹ।

ਪਹਿਲਾਂ ਵੱਡਾ ਗੇਟ ਖੁੱਲ੍ਹਾ ਹੁੰਦਾ, ਉਧਰ ਦੀ ਆਉਂਦੀਆਂ ਨੇ ਇਹ। ਤੇਰਾ ਪਤਾ ਲੱਗਦਾ, ਮੇਰਾ ਪਤਾ ਲੱਗਦਾ ਤੈਨੂੰ।

ਇਧਰ ਨੂੰ ਆ ਗਈਆਂ ਇਹ। ਮੈਂ ਇਧਰ ਆ

ਮੈਂ ਜਮਾਂ ਲਾਮ ਤੇ ਬੈਠਾ ਇਧਰ। primary ਆਲੀ side ਨਾ ਹਾਂ ਬਣੀ ਬੈਠਾ। ਹਾਂ ਹਾਂ

ਦੇਖ ਹੁਣ ਪਤਾ ਲੱਗਦਾ।

ਹਾਂ ਇੱਥੇ ਮੈਂ ਵੀ। ਪਹਿਲਾ ਉਧਰ ਫਿਰਦਾ ਸੀ ਯਾਰ। ਦਿੱਖ ਨੀ ਰਿਹਾ ਮੈਨੂੰ। ਉ ਬੇਰੀ ਬਣੀ ਹੋਏਗਾ ਪਿੱਪਲ ਥੱਲੇ।

ਬਸ ਮੈਂ ਸਾਹਮਣੇ ਬੈਠਾ ਪੌੜੀਆਂ ਤੇ। ਉਹ ਦਾ ਵਿਆਹ ਹੋ ਗਿਆ ਉਏ। ਇਹਨੇ ਵਿਆਹ ਵੀ ਕਰਵਾ ਲਿਆ ਯਾਰ ਪਤਾ ਈ ਨੀ ਲੱਗਿਆ। ਵਾਗਏ ਉਏ। ਚਲ ਉਹ ਤਾਂ ਕੋਈ ਗੱਲ ਨੀ ਫਿਰ ਵੀ ਪੜ੍ਹੀ ਲਿਖੀ ਆ। ਦੇਖਣ ਚ ਤਾਂ ਠੀਕ ਜੀ ਆ।

ਮੂੰਹ ਜਾ ਵੀ ਮੁਰਝਾਇਆ ਹੋਇਆ ਯਾਰ। ਪੜ੍ਹੀ ਲਿਖੀ ਆ। ਹਾਂ, ਕੰਮ ਵਧੀਆ।

ਹਾਂ, ਆਏ ਲੱਗਦਾ ਜਿਵੇਂ ਉਮਰ ਵਾਹਵਾ ਵੱਡੀ ਹੁੰਦੀ ਆ। ਅੱਛਾ ਫਿਰ। ਆਏ ਲੱਗਦਾ ਬੁਡੀਆ ਜਾ ਬੁਡੀਆ ਜਿਡਾ ਮੂੰਹ ਜਾ ਲੱਗਦਾ। ਜਿਵੇਂ ਬੁਡੀ ਹੁੰਦੀ ਆ ਵਾਹਵਾ ਦੱਸੀ ਤਾਂ ਜਾਂਦਾ ਆਏ ਲੱਗਦਾ ਜਿਵੇਂ ਵਾ ਅਹ ਵਾਹਲੀ ਵੱਡੀ ਉਮਰ ਦੀ ਹੁੰਦੀ ਆ। ਤੈਨੂੰ ਆਏ ਨੀ ਲੱਗਦਾ, ਧੱਕਾ ਜਿਹਾ ਹੋ ਗਿਆ ਉਹਦੇ ਨਾਲ। ਹੂੰ। ਮੈਨੂੰ ਤਾਂ ਧੱਕਾ ਈ ਲੱਗਦਾ ਯਾਰ। ਮੈਂ ਵੀ ਇਕ ਦਿਨ ਦੇਖੀ ਸੀ, ਮੱਥਾ ਜਾ ਟੇਕਣ ਜਾਂਦੇ ਸੀ। ਅੱਛਾ। ਤੁਰੀ ਜੇ ਜਾਂਦੀ ਸੀ। ਤਾਂ ਹੈ ਨਹੀਂ ਸੀ ਨਾਲ। ਇਹ ਕਰਦਾ ਕੀ ਆ ਯਾਰ।